ਹਾਂਜੀ ਹਾਂਜੀ ਇਹੋ ਕਿ ਕੰਮ ਤੇ ਸਵੇਰੇ ਟਾਈਮ ਨਾਲ ਜਾਇਆ ਕਰੇ ਅੱਗੇ ਹਾਂਜੀ ਲੇਟ ਹੋ ਜਾਂਦੇ। ਮੇਰੇ ਡੈਡੀ ਜਾਂਦੇ ਨਾ ਤੇ ਕਿਸੇ ਵੇਲੇ ਫੇਰ ਦੱਸ ਵੀ ਵੱਜ ਜਾਂਦੇ ਗਿਆਰਾਂ ਵੀ ਸਕੂਟਰੀ ਤੇ ਜਾਂਦੇ ਹੁਣ ਕੰਮ ਜ਼ਿਆਦਾ ਨਾ ਨਹੀਂ ਸਕੂਟਰੀ ਖਰਾਬ ਹੋਈ ਓਹਦਾ ਪਲੱਗ ਜਿਹਾ ਸੜ ਗਿਆ ਸਟਾਰਟ ਸਟਾਰਟ ਨਹੀਂ ਹੁੰਦੀ ਦਾਦੀ ਕਹਿਣ ਦੇ ਹੀ ਹੁਣ ਛੁੱਟੀ ਜਿੱਦਣ ਹੋਏਗੀ ਨਾ ਫੇਰ ਬਣਵਾ ਕੇ ਤੇ ਡੈਡੀ ਨੂੰ ਮੈਂ ਕਿਹਾ ਡੈਡੀ ਨੂੰ ਮੈਂ ਕਿਹਾ ਸੀ ਪੰਜਾਵਾਂ ਦਾ ਤੇਲ ਲਗਦਾ ਆਉਣ ਜਾਣ ਤੇ। ਸਕੂਟਰੀ ਤੇ ਸਗੋਂ ਚਲ ਜਾਇਆ ਕਰਨ ਸੱਤ ਵੀ ਲੱਗੀ ਡੈਡੀ ਦੇ ਲੱਤ ਚ ਕੁੰਡੀ ਜਿਹੀ ਮਰਵਾਈ ਲਾਉਂਦੇ ਈ ਨਹੀਂ। ਆਹੋ ਤੇ ਧਿਆਨ ਨਾਲ ਕੰਮ ਕਰਿਆ ਕਰਨ ਨਾ ਝੱਟ ਫੇਰ ਹਾਂ ਏਦਾਂ ਕੰਮ ਤੇ ਜਾਂਦੇ ਕਈ ਵਾਰੀ ਸਾਈਕਲ।

ਸਾਈਕਲ ਤੇ ਚਲਾ ਕਿਥੇ ਜਾਂਦੇ ਕੰਮ ਕਰਨ। ਧਾਰੀਵਾਲ ਕਿਹੇ ਵੇਲੇ ਕਲਿਆਣ ਕੋਟ ਵੀ ਚੱਲ ਜਾਂਦੇ

ਉਹ ਫੇਰ ਚੰਦ ਚਾਹੀਦਾ ਵਾ ਸਾਈਕਲ ਤੇ ਏਦਾਂ ਫੇਰ ਬੜਾ ਇੱਕ ਵਾਰੀ ਮੇਰੇ ਡੈਡੀ ਏਦਾਂ ਆਉਣ ਦੇ ਤੇ ਗਾਣੇ ਲਾਏ ਹੋਣੇ ਡੈਡੀ ਕਹਿੰਦੇ ਦੋ ਮੁੰਡੇ ਹੀ ਤੇ ਮੇਰੇ ਪਿੱਛੇ ਡੈ ਪ੍ਯੇ ਫੋਨ ਖੋਣ ਵਾਸਤੇ। ਹਾਂ ਉਹ ਫਿਰ।

ਆਹੋ। ਹਾਂਜੀ। ਹੋਰ।

ਆਹ ਆਜਿਓ ਹਾਡੇ ਕੋਲ ਅਮ੍ਰਿਤਸਰ ਜਾਵਾਂਗੇ ਅਲਫ਼ਾ ਮਾਲ ਘੁੰਮਣ ਠੀਕ ਜੋ ਅਲਫ਼ਾ ਮਾਲ ਤੇ ਬੜਾ ਮਜਾ ਆਉਂਦਾ ਜੇ ਹਾਂਜੀ ਲਿਫਟ ਵਾਲੀਆਂ ਪੌੜੀਆਂ ਜਿਹੜੀਆਂ। ਓਹਨ ਤੇ ਤੇ ਮੈਨੂੰ ਡਰ ਬੜਾ ਲਗਦਾ ਹੈ। ਹਾਂ ਤੁਸੀਂ ਡਰਦੇ ਬੜਾ ਜੇ ਕੋਈ ਨਹੀਂ ਹੁਣ ਫੇਰ ਭੈਣ ਆਪਣੀ ਦੇ ਨਾਲ ਜਾਵਾਂਗੇ ਜੋਤੀ ਨਾਲ ਘੁੱਮਣ ਦਾ ਤੇ ਬੜਾ ਵਾਵਾ ਪੈਸੇ ਖਰਚ ਦਿੰਦੀ ਖਾਣ ਪੀਣ ਨੂੰ।

ਆਇਓ ਘੁੱਮਣ ਜਾਵਾਂਗੇ ਘੁਮਾ ਕੇ ਲਿਆਵਾਂਗੇ ਤੁਹਾਨੂੰ।

ਹਾਂ ਨਾਲੇ ਹਰਮੰਦਰ ਹਰਿਮੰਦਰ ਸਾਹਿਬ ਆਹੋ ਹਰਿਮੰਦਰ ਸਾਹਿਬ ਵੀ ਬੜਾ ਮਜਾ ਆਉਂਦਾ ਹੁੰਦਾ। ਗਏ ਕਦੀ

ਠੀਕ ਇੱਕ ਵਾਰੀ ਸਕੂਲ ਦੇ ਸਕੂਲ ਦੇ ਸਰਾਂ ਨੇ ਵੀ ਖੜ੍ਹਿਆ ਹੀ ਹਰਿਮੰਦਰ ਸਾਹਿਬ ਸਾਰੇ ਬੱਚਿਆਂ ਨੂੰ।

ਵਧੀਆ ਫੇਰ ਤੇ

ਹਾਂਜੀ ਘੁੰਮਣ ਫਿਰਨ ਦਾ ਇਹੋ ਤੇ ਜਿੰਦਗੀ ਆ ਘੁੰਮੋ ਫਿਰੋ ਐਸ਼ ਕਰੋ। ਹੋਰ ਸੁਣਾਓ ਕਵ ਕੁਵਾਰੇ ਸਗੋਂ ਵਧੀਆ ਜਿਥੇ ਮਰਜੀ ਸਿੰਗਲ ਲਾਈਫ ਸਗੋਂ ਵਧੀਆ ਜਿੱਥੇ ਮਰਜੀ ਘੁੰਮੋ ਫਿਰੋ ਸਿੰਗਲ ਲਾਈਫ ਫੇਰ ਤੇ ਵਧੀਆ ਵਾ। ਵਧੀਆ

ਮੈਂ ਵਿਆਹ ਕਰਾ ਕੇ ਤੇ ਮੁਸੀਬਤਾਂ ਚ ਪੈ ਜਾਈਦਾ ਹਾਂ ਏਦਾਂ ਵੀ ਨਹੀਂ ਕਰਾਉਣਾ ਚਾਹੀਦਾ।

ਆਪਣੀ ਮਰਜੀ ਨਾਲ ਸੋਂਵੋ ਆਪਣੀ ਮਰਜੀ ਨਾਲ ਉੱਠੋ ਹਾਂਜੀ ਆਪਣੀ ਮਰਜੀ ਨਾਲ ਖਾਓ ਪੀਓ ਟੈਂਸ਼ਨਾਂ ਜਿਹੀਆਂ ਪੈ ਜਾਂਦੀਆਂ। ਹਾਂਜੀ ਟੈਂਸ਼ਨਾਂ ਤੇ ਬੜੀਆਂ ਘਰਦੀਆਂ ਵੀ ਬੜੀਆਂ ਟੈਂਸ਼ਨਾਂ ਹੁੰਦੀਆਂ

ਪੈਹੇ ਹਾਡੇ ਲੱਥਣ ਵਾਲੇ ਆ ਮੰਮੀ ਨੂੰ ਬੜੀ ਟੈਨਸ਼ਨ ਮੰਮੀ ਨੂੰ ਮੈਂ ਕਿਹਾ ਤੇ ਮੰਮੀ ਕਹਿੰਦੇ ਨਹੀਂ ਭੁਗਤਾ ਦਿਆ ਕਰਨੀ ਕਿਸ਼ਤ ਹਫਤੇ ਬਾਅਦ।

ਚਲ ਕੋਈ ਗੱਲ ਨਹੀ ਰੱਬ ਆਪੇ ਮਦਦ ਕਰੂਗਾ। ਹੈਲੋ। ਹੈਲੋ।

ਹੈਲੋ। ਹੈਲੋ। ਹੈਲੋ ਹੈਲੋ ਦੀਦੀ ਅਵਾਜ਼ ਆਉਣ ਦੀ ਜੋ। ਹੈਲੋ। ਹੈਲੋ। ਹੈਲੋ ਹਾਂਜੀ ਆਵਾਜ਼ ਨਹੀਂ ਆਉਣ ਦੀ ਸੀ।

ਹੈਲੋ।

ਹੋਰ।

ਹੋਰ ਦਸੋ ਹੈਲੋ। ਹੁਣ ਸੁਣਾਓ ਨੇਹਾ

ਤੁਹਾਡੀ ਸਹੇਲੀ ਕੀ ਕਰਦੀ ਹੁਣ ਸਹੇਲੀ ਤੇ ਸਕੂਲ ਜਾਂਦੀ। ਹਾਂਜੀ।

ਹਾਂਜੀ TV ਵੇਖ ਲਿਆ ਦੱਸ ਵੱਜਣੇ ਵਾਲੇ ਮੈਂ ਤੇ ਸੋਈ ਨਹੀਂ

ਥੋੜਾ ਬਹੁਤਾ ਸਵੇਰ ਨੂੰ ਵੇਖਲਾਂਗੇ।

ਸਵੇਰੇ ਵੀ ਬੜੇ ਕੰਮ ਹੋਰ ਕੰਮ

ਹਾਂਜੀ ਸਵੇਰੇ ਉੱਠ ਕੇ ਬਾਥਰੂਮ ਚ ਜਾਣਾ ਬੁਰਸ਼ ਕਰ ਚਾਹ ਪੀਣੀ।

ਹਾਂਜੀ ਤੁਸੀਂ ਚੁੱਪ ਈ ਹੋ ਜਾਂਦੇ ਜੇ। ਮੈਂ ਬੋਲਣ ਦੀ ਤੁਹਾਡੀ ਸੁਣਦੀਆਂ ਗੱਲਾਂ ਠੀਕ ਹੋਰ। ਹੋਰ ਚਾਹ ਚੂਹ ਪੀ ਕੇ ਕੰਮ ਕੁੰਮ ਕਰਨਾ ਡੈਡੀ ਨੂੰ ਰੋਟੀ ਪਾ ਕੇ ਦੇਣੀ ਡੈਡੀ ਦੇ ਕੱਪੜੇ ਦੇਣੇ ਕੱਢ ਕੇ ਕੰਮ ਆਲੇ। ਹਾਂਜੀ ਨੋ ਵਜੇ ਡਿਊਟੀ ਚਲ ਜਾਂਦੇ ਕੰਮ ਤੇ ਡੈਡੀ ਇੱਕ ਦਿਨ ਕਹਿਣ ਦੇ ਬੜੀ ਛੇਤੀ ਛੇਤੀ ਸਾਈਕਲ ਭਜਾਇਆ ਮੈਂ ਲੇਟ ਹੋਗਏ ਹੀ ਰੋਜ਼ ਜਾਂਦੇ ਆ ਨਾ ਹਾਂ। ਡੈਡੀ ਮੇਰੇ ਵੀ ਠੀਕ ਨਹੀਂ ਰਹਿੰਦੇ ਬੁਖਾਰ ਜਿਹਾ ਲੱਤ ਦੇ ਕਰਕੇ ਸੱਤ ਜਿਹੀ ਲੱਗੀ ਲੱਤ ਤੇ ਬੁਖਾਰ ਏਧਰ ਕੰਮ ਸੀ। ਦਵਾਈ ਲੈ ਆਣੀ ਸੀ ਅਸੀਂ ਤੇ ਸਗੋਂ ਕਹਿਣੇ ਛੁਟ ਰੈਸਟ ਕਰਲਿਆ ਕਰੋ ਕਰਦੇ ਨਹੀਂ ਰੈਸਟ। ਹੈਲੋ। ਹੈਲੋ ਹੁਣ ਆਗਏ ਡੈਡੀ ਰੋਟੀ ਰੂਟੀ ਖਾਦੀ ਕੰਮ ਲੰਮੇ ਪਏ ਥੱਕ ਜਾਂਦੇ। ਆਹ ਏਧਰੋਂ ਭੱਜੇ ਜਾਣਾ ਤੇ ਓਧਰ ਵੀ ਭੱਜੇ।

ਜਿਆਦਾ ਭਾਰਾ ਭਾਰਾ ਕਮ ਆ ਨਾ

ਬੋਰੀਆਂ ਬੁਰੀਆਂ ਚੁੱਕਦੇ ਭਾਰਾ ਕੰਮ ਹੁੰਦਾ ਆ ਜਦ ਹਾਂ ਡੈਡੀ ਅਮ ਡੈਡੀ ਮੇਰੇ ਦੰਦਾਂ ਦੇ ਨਾਲ ਵੀ ਬੋਰੀ ਚੁੱਕ ਲੈਂਦੇ ਇੱਕ ਵਾਰੀ ਘਰੇ ਚੁੱਕੀ ਹੀ ਵੀਡੀਓ ਵੀ ਬਣਾਈ ਹੀ ਆਪਾਂ। ਫੇਰ ਤੇ ਵਧੀਆ ਤੁਹਾਡਾ ਡੈਡੀ ਹਿੰਮਤ ਵਾਲਾ। ਆਹੋ ਚੁੱਕ ਲੈਂਦੇ ਸੱਚੀ ਉਹ ਤੇ ਹੁਣ ਸਾਡੀ ਫੋਨ ਚੋਰੀ ਹੋਗਿਆ ਨਹੀਂ ਤੇ ਤੈਨੂੰ ਵਿਖਾ ਦੇਣੀ ਹੀ ਵੀਡੀਓ ਸੈਂਡ ਕਰਦੇਣ ਹੀ ਵਟਸਐਪ ਤੇ। ਆਹੋ ਵਟਸਐਪ ਤੇ ਪਾ ਦੇਣੀ ਹੀ ਵਟਸਐਪ ਤੇ ਪਾ ਦੇਣੀ ਹੀ। ਜਦੋਂ ਫੋਨ ਲੈ ਲੋਗੇ ਤੇ ਫੇਰ ਸੈਂਡ ਕਰਦਿਓ ਵੀਡੀਓ ਹਾਂ ਦੋਹਾਂ ਕੁ ਮਹੀਨੇ ਤੱਕ ਲੈ ਲੈਣਾ ਫੋਨ। ਦੋ ਕੁ ਹੁਣ ਜਾਣ ਦੀ ਭੈਣ ਮੇਰੀ ਕਹਿੰਦੀ ਆ ਆਜਿਓ ਆਣ ਕੇ ਤੇ ਲੈਜੋ ਫੋਨ।

ਉਹ ਵੀ ਠੀਕ ਉਹ ਵੀ ਠੀਕ ਨਹੀਂ ਆ ਉਹ। ਪਾਣੀ ਓਹਨੇ ਗਰਮ ਗਰਮ ਜਿਹਾ ਪਵਾ ਲਿਆ ਬਾਂਹ ਤੇ ਹੀ ਗਲੇ ਤੇ ਵੀ ਤੇ ਇਥੇ ਡੋਲੇ ਲਾਗੇ ਜਾਣਾ ਪਤਾ ਲੈਣ ਮੰਮੀ ਮੈਨੂੰ ਸਵੇਰੇ ਵੀਡੀਓ ਕਾਲ ਕਰਨ ਦੀ ਹੀ ਤੇ ਵਿਖਾਇਆ ਹੀ ਓਹਨੇ ਫੇਰ ਤੇ ਮਾੜੀ ਮੁੰਡਿਆਂ ਨੂੰ ਮੈਂ ਕਹਿਣ ਦੀ ਹੀ ਤੁਸੀਂ ਮੇਰੀ ਭੈਣ ਨੂੰ ਕੁੱਟਦੇ ਜੇ ਮੈਂ ਲੈ ਜਾਣਾ ਸਤਾਉਂਦੇ ਬੜਾ ਘਰ ਬੜਾ ਜਦੋ ਮੇਰੀ ਭੈਣ ਦੇ ਨਿਆਣੇ ਆਉਂਦੇ ਉਹ ਮੈਨੂੰ ਕਰਦੇ ਚਲੋ ਠੀਕ।

hello ਹੋਰ ਕਿੱਦਾਂ ਫਿਰ ਹਾਂ ਵਧੀਆ ਵਧੀਆ, ਤੂ ਸੁਣਾ ਕੀ ਹਾਲ ਚਾਲ ਐ?

ਆਹੋ ਜਸ਼ਨ ਨੂੰ ਲੈ ਆਏ ਸੀ ਸਕਹੂਲੋਂ ਯਾਰ, ਗਰਮੀ ਬੜੀ ਓਹ ਤੇ ਬਸੇ ਵੀ ਨੀ ਉਹ ਜਾਂਦਾ ਓਹਨੂ ਕਿਹਾ ਬਸੇ ਚੱਲ ਜਿਹਾ ਕਰ ਹਾਂ ਤੇ ਸਕੂਟਰੀ ਤੇ ਗਿਆ ਹੁਣਾ ਤੂ? ਹੋਰ ਕਿ ਮੂਹ ਤੇ ਗਰਮ ਹਵਾ ਵੱਜੀ ਹੀਂ ਗੱਲ ਹੀਂ ਛੱਡਦੇ ਵਾਲੀ ਤੱਤੀ ਆ ਬਈ

ਹਾਂ ਠੀਕ ਐ ਤੂ ਸੁਣਾ ਗੱਲ ਬਾਤ ਕੋਈ ਅਹ ਬਸ ਵਧੀਆ ਹਾਂ ਵਧੀਆ ਚਾਹੀਦਾ ਫਿਰ

ਹਾਂ ਠੀਕ ਐ ਨਿਆਣਿਆ ਦਾ ਵੀ ਔਖਾ ਹੀਂ ਐ ਸਕੂਲੇ ਚੱਲ ਜਾਂਦੇ ਐ ਵਿਚਾਰੇ ਤੇ ਓਥੇ ਕੀ ਕਰਨ ਗਰਮੀ ਬੜੀ, ਪਰੇ ਕੀ ਵਿਚਾਰਾ ਓਹਾ ਪੜਨਾ ਕੀ ਇਹਨਾਂ ਨੇ ਵਿਚਾਰੀਆ ਛੁੱਟੀਆ ਵੀ ਨੀ ਕਰ ਦਿੰਦੀਆ, ਛੁੱਟੀਆ ਹੀਂ ਪਾ ਛੱਡੋ ਤੁਸੀਂ ਨਿਆਣਿਆ ਨੂੰ ਦੋ ਮਹੀਨੇ ਇੱਕ ਮਹੀਨੇ ਦੀਆ ਪਾ ਕੇ ਸਾਨ ਜਿਹਾ ਕਰ ਦਿੰਦੀਆ ਸੀ ਆਹ ਇੱਦਾਂ ਹੀਂ ਕਰਦੀਆ ਏਹ ਆਪ ਫੋਨਾਂ ਫੁਨਾ ਤੇ ਲੱਗਈਆ ਰਹਿੰਦੀਆ, ਪਰਾਉਣਾ ਓਹਨਾਂ ਨੇ ਸਵਾ

ਸਰਕਾਰੀ ਵੀ ਇਹੋ ਹਾਲ ਤੇ ਦੂਜਾ private ਵੀ ਇਹੋ ਹਾਲ

ਹਾਂ ਬਸ ਵਧੀਆ ਸੀ ਵਧੀਆ ਵਧੀਆ ਹੀਂ ਚਾਹੀਦਾ, ਅੱਛਾ, ਕਿੱਧਰ ਵੇਖਣ ਡਿਯਾ ਵਾਂ ਹੋਰ ਕੋਈ ਗੱਲ? ਹਾਂ ਹਾਂ ਬਸ ਵਧੀਆ ਵਧੀਆ ਚਾਹੀਦਾ ਸੁਣਾ ਕੋਈ ਨਵੀ ਤਾਜ਼ੀ ਹਾਂ ਠੀਕ ਵਾਂ ਠੀਕ ਏ ਚਾਹੀਦਾ ਹਮ ਗਰਮੀ ਬੜੀ ਐ, ਬੱਤੀ ਆਉਂਦੀ ਤੁਹਾਡੇ ਹੇਦਰ? ਯਰ ਕੀ ਦੱਸੀਏ ਤੈਨੂ ਮੈਂ ਤਾਂ ਆਪ ਇਰਾਦਾ ਘੁਮਣ ਫਿਰਨ ਜਣਾ ਈ ਮੈਂ ਤੇ ਕੁੱਲੂ ਮਨਾਲੀ ਵੱਲ ਫੇਰ ਆਪਾਂ ਘੁਮ ਘਮ ਆਏ ਆ ਚੱਲ ਵਧੀਆ ਵਾਂ ਕਿ ਯਰ ਗਰਮੀਆ ਬੜੀਆ ਔਖੀਆ ਨਿਕਲਦੀਂਆ

ਏਹ ਕਿੱਥੇ ਗਏ ਸੀ ਏਹ ਮਨੂ ਹੁਣੀ ਕਿੱਥੇ ਗਏ ਸੀ?

ਠੀਕ ਆ ਹਮ ਹੁਣ ਆਹ ਪੂਲ ਜਹੇ ਚੱਲਣ ਲੱਗੇ ਆ ਹੁਣ ਪੂਲ ਚ ਨਾਉਣ ਜਾਇਆ ਕਰਨਾ ਭਰਾ ਆਹੋ ਹੁਣ ਆਪਾਂ ਵੀ ਜਾਇਆ ਕਰਨਾ ਸਾਡੇ ਇੱਧਰ ਨਵਾਂ ਪੂਲ ਬਣਿਆ ਹੋਰ ਕਿ ਹੁਣ ਗਰਮੀ ਚ ਕੀ ਕਰੇ ਬੰਦਾ

ਬੱਤੀ ਸਾਲੇ ਛੱਡਦੇ ਨੀ ਏਹ ਸਰਕਾਰਾਂ ਹੀਂ ਇੱਦਾਂ ਦੀਆ ਆ ਗੀਆ ਜਦੋਂ ਦਾ ਕਲਸੀ ਬਣਿਆ ਬੇੜਾ ਗਰਕ ਹੋਗਿਆ ਹਾਂ ਸਹੀ ਗੱਲ ਆ ਓਦਾ ਉਦੋਂ ਬੱਤੀ free ਚੋਵੀਂ ਘੰਟੇ ਬੱਤੀ ਤੇ free ਕਰਤੀ ਪਰ ਬੱਤੀ ਆਉਂਦੀ ਨੀ ਐ ਬੱਤੀ ਵੀ ਚੱਲ ਜਾਂਦੀ ਕਣਕਾਂ ਵੱਡ ਕੇ ਨਾ, ਬੱਤੀ ਵੀ ਭਰਾ ਚੱਲ ਜਾਂਦੀ ਹੁਣ ਓਹੀ ਕਿ ਬੱਤੀ ਪਹਿਲਾਂ ਕਣਕਾਂ ਦਾ ਬਹਾਨਾ ਸੀ ਹੁਣ ਬਤੀ ਓਦਾ ਈ ਨੀ ਛੱਡਦੇ

ਕੀ ਕਵੇ ਬੰਦਾ ਹੁਣ ਕੋਈ ਨੀ ਐਤਕੀਂ ਆਉਣਾ ਵੋਟਾਂ ਮੰਗਣ ਆਹੋ ਐਤਕੀਂ ਕਹਿਓ ਆਹ ਹੋਰ ਸੁਣਾ ਤੂੰ ਹਾਂ ਵੋਟਾਂ ਵਾਲੀ ਮੈਂ ਕਿਹਾ ਆਹੋ ਇੱਦਾਂ ਈ ਕਿ ਇੱਦਾਂ ਈ ਐ ਹਮ ਹੋਰ ਸੁਣਾ ਤੂੰ ਕੋਈ ਗੱਲ ਬਾਤ?

ਵਧੀਆ ਚਾਹੀਦਾ ਹੋਰ ਕੋਈ ਗੱਲ ਬਾਤ ਹਾਂ ਬਸ ਵਧੀਆ ਤੂੰ ਸੁਣਾ ਹਾਂ ਠੀਕ ਵਾਂ ਗੱਲ ਬਾਤ ਹਮ ਡੈਡੀ ਦੀ ਸੁਣਾ, ਡੈਡੀ ਠੀਕ ਐ ਹੁਣ ਹਾਂ ਠੀਕ ਹੋਗੇ ਡੈਡੀ ਬਸ ਵਧੀਆ ਹਾਂ ਫਰਕ ਹੁਣ ਠੀਕ ਐ ਹੋਰ ਕੋਈ ਗੱਲ ਹਾਂ ਬਸ ਵਧੀਆ ਤੂੰ ਸੁਣਾ ਹੁਣ ਹਾਂ ਠੀਕ ਐ ਮੈਂ ਫੁਨ ਤੇ ਡਿਆ ਸੀ ਪਹਿਲਾਂ game ਖੇਡਣ

ਨਾ ਤੇ time pass ਨੀ ਹੋਣ ਡਿਆ ਸੀ ਮੈਂ ਕਿਹਾ ਚੱਲ ਫੋਨ ਹੀਂ ਕਰ ਲੈਂਦੇ ਐ ਆਹੋ ਚੱਲ ਠੀਕ ਆ ਹੋਰ ਕੀ ਕਰਨ ਡਯੇ ਸੀ ਕੁਸ਼ ਨੀ ਹੁਣ ਤੇਰੇ ਨਾਲ਼ ਗੱਲ ਡਿਯਾ ਸੀ ਕਰਨ ਤੇ ਮੁੜ ਕੇ ਲਮੇ ਪੈਣਾ ਈ ਓ ਅਮ ਮੈਂ ਆਪ ਨਾਅ ਧੋ ਲਿਆ ਈ ਚੱਲ ਵਧੀਆ ਵਾਂ ਕਿ

ਕਹਿਣਾ ਲੱਸੀ ਜਹੀ ਬਣਾ ਦੇ ਮਿੱਠਾ ਪਾਣੀ

ਹੋਰ ਕੋਈ ਗੱਲ ਹਾਂ ਬਸ ਵਧੀਆ ਵਧੀਆ ਈ ਚਾਹੀਦਾ ਅਮ ਤੂ ਸੁਣਾ ਹੋਰ ਹਾਂ ਠੀਕ ਵਾਂ ਟੈਮ ਲੰਘਦਾ ਜਾਣ ਡਯਾ ਗਰਮੀ ਚ ਟੈਮ ਲੰਘਦਾ ਜਾਂਦਾ ਈ ਓ ਠੀਕ ਆ ਉਹ ਖੁੱਲਿਆ, ਨਵਾਂ ਸਕੂਲ ਖੁੱਲਿਆ ਤੁਹਾਡੇ ਹੇਦਰ ਆਹੋ ਸਕੂਲ ਖੁੱਲਿਆ ਸੀ ਸਰਕਾਰੀ